ਇਹ ਇੱਕ ਢਾਬਾ ਹਿਗਾ ਢਾਬੇ ਦੇ ਅੰਦਰ ਬਹੁਤ ਸਾਰੀ ਟੇਬਲ ਤੇ--

ਘਰ ਦੇ ਬਾਹਰ ਬਹੁਤ ਸਾਰੇ ਗਮਲੇ ਤੇ ਇੱਕ ਮੀਟਰ ਭੀ ਲੱਗਿਆ ਹੋਇਐ।

ਜਿਮ ਦੇ ਅੰਦਰ ਬਹੁਤ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਔਰ ਚਿੱਟੇ ਰੰਗ ਦੇ ਪਰਦੇ ਭੀ ਲਗਾਏ ਹੋਏ ਆ ਖਿੜਕੀਆਂ ਦੇ ਨਾਲ।

ਏਹ ਇੱਕ ਰੈਸਟੂਰੈਂਟ ਹੈਗਾ ਰੈਸਟੂਰੈਂਟ ਦੇ ਅੰਦਰ ਇੱਕ ਟੇਬਲ ਲੱਗਿਆ ਹੋਇਆ ਹੈ ਟੇਬਲ ਤੇ ਲਾਕੇ।

ਕਮਰੇ ਦੇ ਅੰਦਰ ਘੜੀ ਤੇ ਬੈਡ ਤੇ ਇੱਕ ਬੈਗ ਵੀ ਰੱਖਿਆ ਹੋਇਐ।

ਲੱਗੀਆਂ ਔਰ ਕੁਰਸੀਆਂ ਦੇ ਉੱਤੇ ਬਹੁਤ ਸਾਰੇ ਬੱਚੇ ਬੈਠੇ ਹੋਏ ਜਿਹਨਾਂ ਨੇਂ--

ਇੱਕ ਟੀਚਰ ਖੜਾ ਹੈ ਜਿਸਨੇ ਵਾਈਟ ਕਲਰ ਦੀ ਔਰ ਬਲੈਕ ਕਲਰ ਦੇ ਕੱਪੜੇ ਪਾਏ ਹੋਏ ਐ।

ਭਗਵਾਨ ਜੀ ਦੀਆਂ ਇੱਕ ਥਾਲੀ ਭੀ ਰੱਖੀ ਹੋਈ ਐ ਜਿਸ ਉੱਤੇ ਦੋ ਜੋਤ ਰੱਖੀ ਹੋਈ ਐ।

ਲਾਈਟ ਵੀ ਲੱਗੀਆਂ ਹੋਈਆਂ ਔਰ ਇੱਕ ਬਾਬਾ ਜੀ ਦੀ ਫੋਟੋ ਵੀ ਇਥੇ ਲਗਾਈ ਹੋਈ ਹੈ।

ਕੂਲਰ ਵੀ ਲੱਗ ਗਿਆ ਹੋਇਆ ਦੁਕਾਨ ਦੇ ਅੰਦਰ ਬਹੁਤ ਸਾਰੇ ਖਾਣ ਪੀਣ ਵਾਲੇ ਪੈਕਟ ਵਗੈਰਾ ਲੱਗੇ ਹੋਏ ਆ।

ਕਲਚਰ ਰੋਡ ਪਠਾਨਕੋਟ ਸੀ ਬੀ ਐਸ ਈ ।

ਇਕ ਆਈਡੀਆ ਦਾ ਸ਼ੋਰੂਮ ਹੈ ਦੋ ਟੇਬਲ ਤੇ ਟੇਬਲ ਦੇ ਉੱਤੇ ਕੰਪਿਊਟਰ ਰੱਖੇ ਹੋਏ ਆ।

ਫਰਨੈਲ ਦੀਆਂ ਸ਼ੀਸ਼ੀਆਂ ਵੀ ਰੱਖੀਆਂ ਹੋਈਐਂ ਬਹੁਤ ਸਾਰੇ ਪੇਨ ਵਗੈਰਾ ਭੀ ਰੱਖੇ ਹੋਏ।

ਇੱਕ ਫਰਾਟਾ ਪੱਖਾ ਵੀ ਲੱਗਿਆ ਹੋਇਆ ਰਿਸੈਪਸ਼ਨ ਦੇ ਉੱਤੇ ਦੋ ਲੋਕ ਖੜੇ ਹੈ।

ਐ ਇੱਕ ਮੱਛੀਆਂ ਦੀ ਦੁਕਾਨ ਹੈ ਟੇਬਲ ਉੱਤੇ ਬਹੁਤ ਸਾਰੀ ਮੱਛੀਆਂ ਰੱਖੀਆਂ ਹੋਈਆਂ--

ਲਾਈਟ ਵਗੈਰਾ ਲੱਗੀਆਂ ਹੋਈਆਂ ਦੋ ਲੋਕ ਇੱਥੇ ਖੜੇ ਹੈਗੇ ਆ ਬਹੁਤ ਸਾਰੇ ਬਰਤਨ ਵਗੈਰਾ ਤੇ ਲਿਫਾਫੇ ਵੀ ਰੱਖੇ ਹੋਏ ਐ।

ਇਹ ਇੱਕ ਨਿਊ ਇੰਡੀਅਨ ਜਰਨਲ ਸਟੋਰ ਹੈ ਗਿਫਟ ਗੈਲਰੀ । ਬਹੁਤ ਸਾਰੇ ਕੱਪੜੇ ਤੇ ਮੋਬਾਈਲ ਨੰਬਰ ਲਿਖਿਆ ਸੱਤ ਅੱਠ ਤਿੰਨ ਸੱਤ --

ਹਰਾ ਘਾਸ ਲੱਗਿਆ ਹੋਇਆ ਔਰ ਤਿੰਨ ਲੋਕ ਇੱਥੇ ਕ੍ਰਿਕਟ ਖੇਲ ਰਹੇ ਹੈ।

ਏਹ ਇੱਕ ਗੱਡੀਆਂ ਦਾ ਸ਼ੋਰੂਮ ਹੈ ਜਿੱਥੇ ਇੱਕ ਚਿੱਟੇ ਰੰਗ ਦੀ ਗੱਡੀ ਤੇ ਟੇਬਲ --

ਬਹੁਤ ਸਾਰੀ ਲੜੀਆ ਵਗੈਰਾ ਲੱਗੀਆਂ ਹੋਈਆਂ ਫੁੱਲਾਂ ਦੀਆ ਔਰ ਗਮਲੇ ਵਗੈਰਾ ਵੀ ਇੱਥੇ ਰੱਖੇ ਹੋਏ।

ਰੈਸਟੂਰੈਂਟ ਦੇ ਅੰਦਰ ਟੇਬਲ ਤੇ ਦੋ ਚੇਅਰਜ਼ ਲੱਗਿਆ ਹੋਈਆਂ।

ਫੋਨ ਦੇ ਵਿੱਚ ਆਪਣੀ ਫੋਟੋ ਕਲਿੱਕ ਕਰ ਰਿਹੈ ਔਰ ਟੇਬਲ ਉਤੇ ਇੱਕ ਚਸ਼ਮਾ ਤੇ ਵੋਲਟ --